ਹਮ ਵੈਸੇ ਤੁਸੀਂ ਹੁਣ ਵੈਸੇ ਤੁਹਾਡਾ ਕੋਈ ਕਦੇ ਹੋਇਆ ਕਿ ਏਦਾਂ ਕੋਈ scene ਵਗ਼ੈਰਾ ਕਿ ਤੁਸੀਂ hospital ਤੁਹਾਨੂੰ ਕਿਹੜਾ ਸਹੀ ਲੱਗਦਾ। ਮੈਨੂੰ ਯਾਰ ਵੈਸੇ ਤਾਂ ਸਹੀ ਲੱਗਦਾ government hospital but ਕਈ ਜਗ੍ਹਾ ਤੋਂ ਮਾਰ ਵੀ ਖਾਂਦਾ ਜਿਵੇਂ ਕਈ ਜਗ੍ਹਾ ਹੈ ਨਾ ਉੱਥੇ ਇਹ ਆ ਕਿ ਮਤਲਬ ਸਫ਼ਾਈ ਵਗ਼ੈਰਾ ਵਾਲੇ ਵੀ ਅੱਜ ਕੱਲ੍ਹ ਆਉਂਦੇ ਹੈ ਦੋ ਦੋ time but ਇਹ ਹੈ ਕਿ ਜੋ ਸਰਕਾਰੀ ਸਰਕਾਰੀ hospitals ਦੇ ਜਿਹੜੇ ਕਈ doctor ਹੈ ਨਾ ਤੇ ਉਹ ਉੱਥੇ ਬੋਲਦੇ ਆ ਕਿ ਸਰਕਾਰੀ hospital ਵਾਲੇ ਕਈ doctor ਹੈ ਉਹ ਉੱਥੇ ਬੋਲਦੇ ਆ ਕਿ ਮਤਲਬ ਤੁਸੀਂ ਬਾਹਰ treat ਕਰਵਾ ਲਓ ਉਹਨਾਂ ਦੇ ਜਿਹੜੇ private hospitals ਹੈ ਉੱਥੇ ਫਿਰ ਯਾਰ ਜੇ ਬੰਦੇ ਕੋਲ ਪਹਿਲਾਂ ਹੀ ਇੰਨੇ ਪੈਸੇ ਹੋਣਗੇ ਤਾਂ ਫਿਰ ਇਹ ਇੱਥੇ ਉਹ ਇੱਧਰ ਕਰਨ ਕੀ ਆਉਂਦੇ ਆ ਸਰਕਾਰੀ hospital 'ਚ ਕਰਨ ਕੀ ਆਉਂਦੇ ਜੇ ਬੰਦੇ ਕੋਲ ਇੰਨੇ ਪੈਸੇ ਹੋਣ ਤਾਂ ਬੰਦਾ ਫਿਰ ਸਰਕਾਰੀ hospital ਆਉਂਦਾ ਹੀ ਨੀ। ਮੈਨੂੰ ਤਾਂ ਵੈਸੇ ਸਰਕਾਰੀ hospital ਵਧੀਆ ਲੱਗਿਆ ਸੀਗਾ but ਉਹ ਉਹਨਾਂ ਨੇ ਇਹ ਬੋਲ ਦਿੱਤਾ ਕਿ DMC ਲੈ ਜਾਓ ਕਿਉਂਕਿ ਉੱਥੇ ਸਲਾਹ ਉਹਨਾਂ ਨੇ ਸਹੀ ਦਿੱਤੀ ਸੀ ਯਾਰ ਕਿਉਂਕਿ ਇਹਨਾਂ ਦਾ ਨਾ proper care ਨੀ ਹੋ ਪਾ ਰਹੀ ਸੀ ਸਾਡੀ ਤੇ ਇਹ ਨੀ ਸੀ ਕਿ doctor ਵਗ਼ੈਰਾ ਵਧੀਆ ਨੀ ਸੀਗੇ doctor ਵਗ਼ੈਰਾ ਸਭ ਵਧੀਆ ਸੀਗੇ But ਇੱਕ time ਤੇ ਆ ਕੇ ਬੋਲਦੇ ਆ ਨਾ ਕਿ ਕਈ ਜਗ੍ਹਾ private ਜਗ੍ਹਾ ਤੇ ਕੁਛ ਨਾ ਕੁਛ ਫ਼ਰਕ ਹੁੰਦਾ ਸਾਡੇ ਇੱਥੇ private ਜਗ੍ਹਾ ਤੇ ਇਹ ਹੈ ਕਿ ਚੌਵੀ ਘੰਟੇ ਮਤਲਬ DMC 'ਚ ਚੌਵੀ ਘੰਟੇ ਕੋਈ ਨਾ ਕੋਈ nurse available ਹੁੰਦੀ ਹੁੰਦੀ ਹੈ।

ਇਹ ਹੈ doctor ਛੁੱਟੀ ਤੇ ਬੜਾ ਰਹਿੰਦਾ ਆ ਯਾਰ Caring ਤਾਂ ਇਹ ਹੈ ਕਿ ਹੁਣ ਯਾਰ ਜਿਵੇਂ ਇੱਥੇ hospital 'ਚ ਚੌਵੀ ਘੰਟੇ nurse ਵਗ਼ੈਰਾ ਰਹਿੰਦੀ ਰਹਿੰਦੀ ਹੈ ਇੱਥੇ ਚੌਵੀ ਘੰਟੇ nurse ਵਗ਼ੈਰਾ ਮ~ ਉੱਥੇ ਇੰਨਾ ਸੀਗਾ ਕਿ nurse ਹੁੰਦੀ ਸੀ but ਚੌਵੀ ਘੰਟੇ ਨੀ ਰਹਿੰਦੀ ਸੀ ਹਮ ਅੱਜ ਕੱਲ੍ਹ ਤਾਂ ਇਹ ਹੈ ਕਿ ਜਿਹੜੇ hospitals ਹੈ ਉਸਦੇ ਨਾਲ ਹੀ ਮਤਲਬ ਉਹ ਬੰਦੇ ਨਾ ਉਹ ਖੋਲ ਲੈਂਦੇ ਹੈ ਕੀ ਕਹਿੰਦੇ ਆ ਉਹਨੂੰ colleges ਜਿਵੇਂ ਇਹ college ਹੈ ਨਾ

ਕਾਫ਼ੀ ਜ਼ਿਆਦਾ ਗ਼ਲਤ ਵੀ ਲੱਗਦਾ ਮੈਨੂੰ ਕਿ hospital college ਦੇ ਨਾਲ college hospital ਦੇ ਨਾਲ ਹੀ college ਖੋਲਿਆ ਹੋਇਆ ਹੈ ਕਿਉਂਕਿ ਯਾਰ ਫਿਰ ਉਹ ਕਾਫ਼ੀ nurses ਵਗ਼ੈਰਾ ਲੱਗਦੇ ਆ ਨਾ ਇੱਥੇ ਦੇ ਕਈ ਮਤਲਬ ਹੁਣ ਵੱਡੇ hospitals ਆ ਜਿਵੇਂ DMC ਹੈ ਇੱਥੇ ਤਾਂ ਪੂਰੀ trained nurses ਵਗ਼ੈਰਾ ਹੁੰਦੀਆਂ ਜਿਵੇਂ ਤੂੰ ਜਿਵੇਂ ਤੂੰ ਸੀਗੀ ਤੂੰ ਕਾਫ਼ੀ test ਵਗ਼ੈਰਾ clear ਕਰਕੇ ਇੱਥੇ ਲੱਗੀ ਸੀਗੀ ਪਰ ਕਈ ਜਗ੍ਹਾ ਤੇ hospitals ਹੁੰਦੇ ਨਾ ਉਹ ਸਿਰਫ਼ practice ਵਾਸਤੇ ਬਣਨਾ ਹੋਏ ਜਿਹੜਾ ਨਵੇਂ ਬੱਚੇ ਆਉਂਦੇ ਆ ਤੇ ਉੱਥੇ ਨਵੇਂ ਬੱਚੇ ਆਉਂਦੇ ਕਿ ਜਿਹੜੇ ਉਹ ਬੰਦੇ ਹੁੰਦੇ ਆ ਉਹ ਜਿਹੜੇ ਨਵੀਂ nurses ਹੁੰਦੀਆਂ ਨਾ, ਕਿ ਨਹੀਂ ਮਤਲਬ ਹਾਲੇ fresher ਹੁੰਦੀਆਂ ਉਹਨਾਂ ਨੂੰ injection ਲਗਾਉਣਾ ਸਿੱਖਾ ਦਿੰਦੇ ਆ ਉਹਨਾਂ ਨੂੰ, ਉਹ ਕੀ ਕਹਿੰਦੇ ਆ injection ਲਗਾਉਣਾ allow ਕਰ ਦਿੰਦੇ ਆ patient ਨੂੰ ਤੇ ਉਹ ਚੀਜ਼ ਸਹੀ ਨੀ ਆ ਉਹ ਅਸਲ 'ਚ ਇੱਕ experiment ਹੀ ਹੁੰਦਾ ਇੱਕ type ਦਾ

ਤੇਰਾ ਤਾਂ ਵੈਸੇ ਕਦੇ ਕੋਈ ਬਿਮਾਰ ਵਗ਼ੈਰਾ ਤਾਂ ਨੀ ਹੋਇਆ ਤੂੰ ਤੇ ਨੀ ਗਈ ਵੈਸੇ hospitals 'ਚ ਖੱਝਲ ਹੋਣਾ ਸਭ ਬੁਰਾ ਬੁਰਾ ਹੀ ਹੁੰਦਾ।

ਉਹ ਤਾਂ ਹੈ ਚੌਰੀ capsule ਤਾਂ ਨੀ ਦਿੰਦੀ ਰਹੀ? ਹਾਂ ਚੱਲ ਵਾਕਫ਼ੀ ਦਾ ਤਾਂ ਹੁੰਦਾ ਹੀ ਆ

ਲੋੜ ਸੀਗੀ ਤਾਂ ਹੀ ਤਾਂ phone ਕੀਤਾ ਸੀਗਾ ਇੱਥੇ ਬਿੱਲ ਹੀ ਇੰਨਾ ਇੰਨਾ ਬਣ ਰਿਹਾ ਇੰਨਾ ਬਿੱਲ ਹੀ ਬੜਾ ਯਾਰ

ਉਹ ਤਾਂ ਹੈ ਯਾਰ ਕਿ ਇਹ ਆ ਕਿ ਇੱਥੇ hospital 'ਚ ਬੰਦਾ ਚਲਾ ਜਾਏ ਤੇ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਨਾ ਉਹਦੀ ਹੋ ਜਾਂਦੀ ਆ।

ਤੈਨੂੰ ਪਤਾ ਕਿ ਵੀ ਹੋਰ hospital ਪਤਾ ਹੈ ਜਿੱਥੇ ਮਤਲਬ ਜਿਵੇਂ ਮਤਲਬ ਕੋਈ ਸਸਤਾ ਵਗ਼ੈਰਾ ਹੋਵੇ ਜੇ shift ਵਗ਼ੈਰਾ ਕਰਵਾਉਣਾ ਹੋਏ ਪਰ ਮੈਨੂੰ ਲੱਗਦਾ ਨੀ ਕਿ shift ਕਰਨਾ ਸਹੀ ਰਹੇਗਾ ਹਨਾ।

ਠੀਕ ਵੀ ਠੀਕ ਵੀ ਤਾਂ ਹੋਣਾ ਚਾਹੀਦਾ ਕਿਤੇ government hospital ਲੈ ਜਾਈਏ ਬਾਅਦ 'ਚ ਠੀਕ ਹੀ ਨਾ ਹੋਏ ਵੈਸੇ health insurance ਵੀ ਕਰਵਾਇਆ ਉਹਨੇ ਪੈਸਿਆਂ ਦੀ ਇੰਨੀ tension ਨੀ ਆ ਕਿਉਂਕਿ health insurance ਹੈਗਾ claim ਕਰ ਲੈਣਗੇ ਉਹ ਦੁਬਾਰਾ ਪੈਸਿਆਂ ਦਾ ਇੰਨਾ ਉਹ ਨੀ ਹੈ ਤਾਂ ਕਰਕੇ ਤਾਂ private hospital ਆ ਗਏ ਸੀਗੇ ਉਹ ਇਹ ਆ ਕਿ ਅਸੀਂ ਇਹਨੂੰ medical ਜਿਵੇਂ army hospitals ਆ ਨਾ ਉੱਥੇ refer ਨੀ ਕਰ ਸਕਦੇ army hospital ਜਿਵੇਂ MH ਆ military hospital ਹੁੰਦੇ ਆ ਉਹ ਤੇ MH ਬੋਲਦੇ ਆ ਉਹਨੂੰ ਤੇ ਉੱਥੇ ਨੀ refer ਕਰ ਸਕਦੇ ਇਹਨੂੰ ਕਿਉਂਕਿ ਯਾਰ ਇਹ army ਤੋਂ belong ਨੀ ਕਰਦਾ। ਜਿੱਦਾਂ ਮੈਂ ਤੇ ਕਾਫ਼ੀ ਬਾਹਰ ਮਤਲਬ ਛੇ ਛੇ ਮਹੀਨੇ ਮਤਲਬ ਮਤਲਬ ਕਾਫ਼ੀ ਜ਼ਿਆਦਾ ਕਮਾ ਰਿਹਾ ਸੀਗਾ ਨਾ ਦੋ ਮਹੀਨੇ ਮੈਂ hospital ਰਿਹਾ ਸੀਗਾ ਮੈਨੂੰ ਟ~ ਟਾਇਫਾ~ ਟਾਇਫ਼ਾਇਡ plus jaundice ਹੋ ਗਿਆ ਸੀਗਾ ਤਾਂ ਉਹਨਾਂ ਦਾ ਵੀ ਇਹੀ ਸੀਗਾ ਜਿਵੇਂ ਇੱਥੇ ਹੁੰਦਾ ਉਹਨਾਂ ਦੇ ਕਾਫ਼ੀ ਵਧੀਆ technology ਸੀ ਦੋ ਦੋ time ਪੋਚਾ ਮਾਰਨ ਵਾਲੇ ਆਉਂਦੇ ਸੀਗੇ ਤੇ ਦੋ ਦੋ time ਇਹ ਹੁੰਦਾ ਸੀਗਾ ਕਿ ਸਾਡੇ ਦੋ ਦੋ ਤਿੰਨ ਤਿੰਨ time nurse check ਕਰਨ ਆਉਂਦੀ ਸੀਗੀ ਉਹ army ਦੇ officer ਆਉਂਦੇ ਸੀਗੇ ਮਤਲਬ ਜੋ doctor ਹੁੰਦੇ ਆ army ਦੇ doctors ਆਉਂਦੇ ਸੀਗੇ ਉਹ treat ਕਰਦੇ ਸੀ ਬੜਾ ਵਧੀਆ ਤੇ ਮਤਲਬ proper ਦੱਸਦੇ ਸੀਗੇ ਕਿ ਤੁਹਾਡਾ ਕਿ ਕੀ problem ਹੈ ਤੁਹਾਨੂੰ test ਵਗ਼ੈਰਾ ਅੰਦਰ ਹੋ ਜਾਂਦੇ ਸੀਗੇ ਮਤਲਬ food ਉੱਥੇ ਤਾਂ ਜਿਵੇਂ ਇਹ ਤਾਂ ਹੁਣ ਚੱਲਿਆ ਨਾ hospitals 'ਚ ਕਿ ਹਾਂ ਵੀ food ਵਗ਼ੈਰਾ ਮਤਲਬ ਅਸੀਂ ਆਪਣਾ ਦਿੰਦੇ ਹਾਂ ਉਦੋਂ ਇਹ ਸੀਗਾ ਉਹ ਤੋਂ ਤਾਂ ਬਹੁਤ ਪਹਿਲਾਂ ਦਾ ਚੱਲਿਆ ਹੋਇਆ ਸੀਗਾ ਕਿ ਹਾਂ ਵੀ ਕਿ ਮਤਲਬ food ਵਗ਼ੈਰਾ ਬੜੇ ਪਹਿਲਾਂ ਦਾ ਮਤਲਬ army military hospital 'ਚ ਪਹਿਲਾਂ ਤੋਂ ਹੀ ਉਹਨਾਂ ਦੀ canteen ਚੋਂ ਹੀ hospital 'ਚ ਸਾਰਾ food ਆਉਂਦਾ ਸੀ ਹਾਂ ਇਹ ਤਾਂ ਹੁਣ ਚੱਲਿਆ ਨਾ ਮੈਂ ਤਾਂ military hospital 'ਚ ਹੀ ਰਹਿਨਾ ਮੇਰੇ ਪਾਪਾ ਦੀ ਕਾਫ਼ੀ facility ਸੀ ਸਾਡੇ ਇੰਨੇ ਪੈਸੇ ਵੀ ਨੀ waste ਹੁੰਦੇ ਸੀ ਸਾਡਾ free treatment ਹੁੰਦਾ ਸੀ ਉੱਥੇ

ਪੈਸੇ ਲੱਗਦੇ ਆ ਇੱਕ amount ਲੱਗਦਾ, ਪਰ ਇੰਨਾ ਨਹੀਂ ਜਿੰਨਾ ਕਿ ਬਾਕੀ hospital 'ਚ ਲੱਗਦਾ ਹੈ ਥੋੜ੍ਹਾ ਜਿਹਾ ਸਸਤਾ ਹੁੰਦਾ ਹੈ ਹਾਂ ਉੱਥੇ ਮਤਲਬ treatment ਵੀ ਵਧੀਆ ਹੁੰਦਾ ਨਾਲੇ ਇਹ ਹੋ ਜਾਂਦਾ ਕਿ ਤੁਸੀਂ ਉਹ ਕਰ ਸਕਦੇ ਹੋ ਕੀ ਕਹਿੰਦੇ ਆ ਥੋੜ੍ਹਾ ਮਤਲਬ show ਮਿਲਦੀ ਹੈ ਮਤਲਬ ਇੰਨਾ ਮ~ ਮੇਰੇ ਪਾਪਾ ਬੋਲਦੇ ਨਹੀਂ ਲੱਗਦੇ ਪੈਸੇ but ਮੈਂ ਸੋਚਦਾ ਯਾਰ ਇੰਨਾ treatment ਦਿੱਤਾ food ਵਗ਼ੈਰਾ ਇੰਨਾ ਦਿੱਤਾ ਥੋੜ੍ਹੇ, ਉਹ ਹੈ ਕਿ ਜਿਹੜਾ ਮੇਰਾ ਖਾਣ ਪੀਣ ਦਾ ਪਰਚਾ ਖ਼ਰਚਾ ਸੀਗਾ ਉਹ ਜਿਹੜਾ ਬਾਹਰ ਦਾ ਖ਼ਰਚਾ ਸੀਗਾ ਤੇ ਜਿਹੜੀ ਚੀਜ਼ਾਂ ਉਹ ਨਹੀਂ provide ਕਰ ਪਾ ਰਹੇ ਸੀਗੇ ਉੱਥੋਂ ਦੀ ਜਿਵੇਂ ਤੇ ਉਹ ਸੀਗੇ blood cells ਹੁੰਦੇ ਆ blood cells ਹੁੰਦੇ ਆ ਨਾ ਮੇਰੇ ਉਹ ਘੱਟ ਹੋ ਗਏ ਸੀਗੇ ਉਸ ਤੋਂ ਬਾਅਦ, ਤਾਂ cells ਜਿਹੜੇ ਹੁੰਦੇ ਸੀ ਉਹ ਪਤਾ ਨੀ ਕੁਛ ਹੁੰਦੇ ਆ ਉਹ ਕੁਛ ਹੁੰਦੇ ਆ ਉਹ ਉਹਨਾਂ ਨੇ ਮੰਗਵਾਏ ਸੀ ਕਿ ਬੋਤਲ ਬਾਹਰੋਂ cells ਦੀ ਤੇ ਉਹ ਤੇ ਬੜਾ ਖ਼ਰਚਾ ਆਇਆ ਸੀਗਾ ਪੰਜ ਹਜ਼ਾਰ ਦੀ ਬੋਤਲ ਸੀਗੀ।

ਹਮ ਉਹ ਤਾਂ ਹੈ ਕਿ ਸਾਰੇ ਜਿਹੜੇ ਯਾਰ medical ਜਿਹੜੇ army ਦੇ doctor ਹੈ ਉਹ proper test clear ਕਰਕੇ ਉਹ ਕੀਤੇ ਹੁੰਦੇ ਭਰਤੀ ਕੀਤੇ ਹੁੰਦੇ ਆ ਉਹਨਾਂ ਨੇ ਜਿਵੇਂ government ਜਿਵੇਂ government government hospital 'ਚ government ਦੇ test ਹੁੰਦੇ ਆ ਨਾ ਉਵੇਂ ਹੀ ਮਤਲਬ private hospital ਤਾਂ ਇਹ ਹੈ ਕਿ ਜਿਹੜੇ ਬੰਦੇ ਨੇ MBBS ਕੀਤੀ ਆ ਉਹ ਆਪਣਾ private hospital ਖੋਲ ਸਕਦਾ ਹੈ ਇਹ ਇਹ ਆ ਕਿ ਇਹਨਾਂ ਦੇ ਜਿਹੜੇ ਉਹੀ doctor ਆਉਂਦੇ ਜਿਹੜੇ test clear ਕਰਕੇ ਅੱਗੇ ਭਰਤੀ ਹੁੰਦੇ ਆ।

ਚਲੋ ਬਸ ਠੀਕ ਹੈ ਯਾਰ ਇੱਥੇ ਬਸ ਥੋੜ੍ਹਾ ਪਰੇਸਾਨ ਹੋ ਰਿਹਾਂ ਤਾਂ ਕਰਕੇ ਤੁਹਾਨੂੰ phone ਕੀਤਾ ਸੀਗਾ ਕਿ ਯਾਰ ਤੁਹਾਡੇ ਕੋਈ ਜੇ known ਹੈਗਾ ਤਾਂ ਹੀ ਤਾਂ phone ਕੀਤਾ ਸੀਗਾ ਮੈਂ ਕਿ ਪੁੱਛ ਲਊਂਗਾ ਵੈਸੇ ਉਪਰੋਂ ਦੀ ਮੈਂ ਵਿਹਲਾ ਹੀ ਬੈਠਾ ਸੀਗਾ। ਮੈਂ ਸੋਚਿਆ ਵਿਹਲਾ ਬੈਠਾਂ time pass ਹੋ ਰਿਹਾ ਮੈਂ ਕਿਹਾ ਉਹ nurse ਵੀ ਸੀਗੀ ਉਹਨੂੰ ਪਤਾ ਹੋਊਗਾ ਤੇ ਮੈਂ ਕਿਹਾ ਬਾਕੀ ਇਹ ਹੈ ਕਿ ਉਹ ਕਿ ਬਾਕੀ ਇਹ ਸੀਗਾ ਕਿ ਮੈਂ ਕਿਹਾ ਥੋੜ੍ਹਾ fees ਵਗ਼ੈਰਾ ਵੀ ਘੱਟ ਹੋ ਜਾਊਗੀ।

ਮੈਨੂੰ ਤੁਹਾਡੀ ਆਵਾਜ਼ ਹੀ ਨੀ ਆ ਰਹੀ ਸੀਗੀ ਕਿ ਠੀਕ ਹੈ ਹਾਂ ਰਹੀ ਹੈ ਤੇ ਚਲੋ ਕੋਈ ਨੀ ਮੈਂ ਤੁਹਾਨੂੰ phone phone ਕਰਾਂਗਾ ਜੇ by chance ਕੋਈ ਲੋੜ ਵਗ਼ੈਰਾ ਪਊਗੀ ਤੇ ਫਿਰ ਮੈਂ ਤੁਹਾਨੂੰ phone ਕਰਕੇ ਦੱਸ ਦਊਂਗਾ।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

ਅਲੱਗ ਅਲੱਗ ਤਰ੍ਹਾਂ ਦੀਆਂ ਖ਼ਬਰਾਂ ਸੁਣਦੇ ਹਾਂ ਜਿਵੇਂ ਕਿ ਆਪਾਂ ਨੂੰ ਅਕਸਰ ਹੀ ਖ਼ਬਰਾਂ ਦੇ ਰਸਤੇ ਇਹ ਪਤਾ ਲੱਗਦਾ ਹੈ ਕਿ ਕਿਸ ਜਗ੍ਹਾ ਤੇ ਕੀ ਹੋ ਰਿਹਾ ਹੈ ਜਿਵੇਂ ਕਿ ਕਈ ਥਾਵਾਂ ਤੇ ਚੋਰੀਆਂ ਹੋ ਜਾਂਦੀਆਂ ਹਨ।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 ਉਹਨਾਂ ਸਾਰਿਆਂ ਦਾ ਵੀ ਸਾਨੂੰ ਖ਼ਬਰਾਂ ਦੇ ਰਸਤੇ ਹੀ ਪਤਾ ਲੱਗਦਾ ਹੈ ਤੁਸੀਂ ਖ਼ਬਰਾਂ ਦੇ ਵਿਸ਼ੇ ਉੱਪਰ ਵਿਸਥਾਰ ਨਾਲ ਕੀ ਦੱਸ ਸਕਦੇ ਹੋ? ਜੋ ਅੱਜ ਦਾ ਵਿਸ਼ਾ ਹੈ ਉਹ ਹੈ ਖ਼ਬਰਾਂ, ਜੇ ਆਪਾਂ ਵੇਖੀਏ ਅਤੇ ਸੁਣੀਏ ਤਾਂ ਖ਼ਬਰਾਂ ਸਾਨੂੰ ਅੱਡੋ ਅੱਡ ਤਰੀਕਿਆਂ ਤੋਂ ਪ~ ਪ੍ਰਾਪਤ ਹੁੰਦੀਆਂ ਹਨ, ਜਿਵੇਂ ਕਿ ਆਪਾਂ ਆਮ ਹੀ ਸੁਣਦੇ ਹਾਂ, ਸਮਾਚਾਰ ਪੱਤਰ ਹੋ ਗਏ television ਹੋ ਗਏ radio ਹੋ ਗਏ ਅਤੇ ਕਈ ਹੋਰ ਸੰਚਾਰ ਦੇ ਸਾਧਨ ਜਿੰਨਾਂ ਤੋਂ ਸਾਨੂੰ ਹਰ ਰੋਜ਼ ਅੱਡੋ ਅੱਡ ਤਰੀਕਿਆਂ ਦੀਆਂ ਖ਼ਬਰਾਂ, ਪ੍ਰਾਪਤ ਹੁੰਦੀਆਂ ਹਨ ਉਸ ਵਿੱਚ ਕੋਈ ਸਾਨੂੰ ਚੰਗੀਆਂ ਲੱਗਦੀਆਂ ਹਨ ਤੇ ਕੁਛ ਮਾੜੀਆਂ ਵੀ ਲੱਗਦੀਆਂ ਹਨ, ਚੰਗੀਆਂ ਦੀ ਗੱਲ ਕਰ ਲਈਏ ਤਾਂ ਅਸੀਂ ਦੇਖਦੇ ਹਾਂ ਕਿ ਕਈ ਜਗ੍ਹਾ ਤੇ ਵਧੀਆ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 ਹਾਦਸੇ ਰੇਲ ਹਾਦਸੇ ਅਤੇ ਕਈ ਹਵਾਈ ਜਹਾਜ਼ ਦੇ ਹਾਦਸੇ ਵੀ ਆਮ ਖ਼ਬਰਾਂ ਵਿੱਚ ਆਮ ਹੀ ਸੁਣਨ ਨੂੰ ਮਿਲਦੇ ਹਨ, ਖ਼ਬਰਾਂ ਦਾ ਪਰਿਵਰਤਨ ਕੋਈ ਇਸ ਸਮੇਂ ਦਾ ਨਹੀਂ ਹੈ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 ਕਿ ਸਮਾਚਾਰ ਪੱਤਰ ਸਾਨੂੰ ਹਰ ਰੋਜ਼ ਨਵੇਂ ਤੋਂ ਨਵਾਂ ਪ੍ਰਾਪਤ ਹੁੰਦਾ ਹੈ ਅਤੇ ਇਹ ਰੋਜ਼ ਨਵੇਂ ਤੋਂ ਨਵਾਂ ਢੰਗ ਵਿੱਚ ਪੇਸ਼ ਕੀਤਾ ਜਾਂਦਾ ਹੈ ਕੀ ਤੁਸੀਂ ਸਮਾਚਾਰ ਪੱਤਰਾਂ ਬਾਰੇ ਹੋਰ ਕੁਛ ਸੁਣਿਆ ਹੈ ਤਾਂ ਦੱਸੋ, ਸਮਾਚਾਰ ਪੱਤਰ ਸਾਨੂੰ ਕਿਸ ਤਰ੍ਹਾਂ ਨਵੀਆਂ ਨਵੀਆਂ ਖ਼ਬਰਾਂ ਪ੍ਰਦਾਨ ਕਰਦੇ ਹਨ। ਸਮਾਚਾਰ ਬਾਰੇ ਮੈਂ ਇਹ ਗੱਲ ਦੱਸਣਾ ਚਾਹਾਂਗਾ,

ਜਿਵੇਂ ਰੇਲ ਹਾਦਸੇ, ਹਵਾਈ ਜਹਾਜ਼ ਹਾਦਸੇ ਜਾਂ ਕਈ ਸੜਕ ਦੁਰਘਟਨਾਵਾਂ ਹੋ ਜਾਂਦੀਆਂ ਹਨ, ਉਹ ਵੀ ਸਾਨੂੰ ਅਕਸਰ ਖ਼ਬਰਾਂ ਦੇ ਰਸਤੇ ਹੀ ਸਾਨੂੰ ਉਸਦੀ ਜਾਣਕਾਰੀ ਮਿਲ ਸਕਦੀ ਹੈ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਜਦੋਂ ਖ਼ਬਰਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਪਹੁੰਚਾਉਣਾ ਜਾਂ ਇਨਸਾਨ ਤੱਕ ਉਸਨੂੰ ਪਹੁੰਚਣ ਵਿੱਚ ਬਹੁਤ ਸਮਾਂ ਲੱਗਦਾ ਸੀ ਕਿਉਂਕਿ ਜੇ ਆਪਾਂ ਅੱਜ ਤੋਂ ਘੱਟੋਂ ਘੱਟ ਵੀਹ ਪੱਚੀ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਕੀ ਹੁੰਦਾ ਸੀ ਕਿ ਕੋਈ ਵੀ ਖ਼ਬਰ ਇਨਸਾਨ ਨੂੰ ਅਖ਼ਬਾਰਾਂ ਦੇ ਰਸਤੇ ਜਾਂ ਰੇਡੀਓ ਦੇ ਰਸਤੇ ਹੀ ਮਿਲ ਪਾਉਂਦੀ ਸੀ ਕਿਉਂਕਿ ਉਦੋਂ ਸੰਚਾਰ ਦੇ ਸਾਧਨ ਇੰਨੇ ਨਹੀਂ ਸਨ ਤੇ ਜੇ ਆਪਾਂ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਵਰਤਮਾਨ ਸਮੇਂ ਵਿੱਚ ਇੱਕ ਇੰਟਰਨੈਟ ਦੀ ਅਜਿਹੀ ਸੁਵਿਧਾ ਆ ਗਈ ਹੈ ਜੋ ਕਿ ਇਨਸਾਨ ਆਪਣੇ Mobile phone ਵਿੱਚ internet ਨੂੰ ਵਰਤ ਕੇ ਕਿਸੇ ਵੀ ਥਾਂ ਦੀ ਖ਼ਬਰ ਬੜੀ ਆਸਾਨੀ ਦੇ ਨਾਲ ਲੈ ਲੈਂਦਾ ਹੈ ਅਤੇ ਜੇ ਕੋਈ ਇੱਕ ਮਿੰਟ ਪਹਿਲਾਂ ਵੀ ਕਿਸੇ ਜਗ੍ਹਾ ਤੇ ਕੋਈ ਦੁਰਘਟਨਾ ਹੋਈ ਹੋਵੇ ਤਾਂ ਉਸਦਾ ਹਰ ਇਨਸਾਨ ਕੋਲ ਬੜੀ ਜ਼ਲਦੀ ਪਰਸਾਰ ਪਹੁੰਚ ਜਾਂਦਾ ਹੈ, ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਹਨਾਂ ਦਿਨਾਂ ਵਿੱਚ ਇਨਸਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਖ਼ਬਰ ਲੈਂਦਾ ਸੀ ਜਾਂ ਪਹੁੰਚਾਉਂਦਾ ਸੀ ਉਹ ਕੀ ਹੁੰਦਾ ਸੀ ਚਿੱਠੀ ਦੇ ਰਸਤੇ ਹੀ ਮਿਲ ਪਾਉਂਦਾ ਸੀ ਇਨਸਾਨ ਕਿਸੇ ਆਪਣੇ ਦੂਰ ਬੈਠੇ ਰਿਸਤੇਦਾਰ ਨੂੰ ਚਿੱਠੀ ਲਿਖਦਾ ਸੀ ਜਿਸਦਾ ਕਿ ਉਸਨੂੰ ਬਹੁਤ ਦਿਨਾਂ ਬਾਅਦ ਪਹੁੰਚਦੀ ਸੀ ਅਤੇ ਉਸ ਦਾ ਜੋ ਜਵਾਬ ਵੀ ਕਈ ਦਿਨਾਂ ਬਾਅਦ ਉਸਨੂੰ ਮਿਲਦਾ ਸੀ ਪਰ ਆਪਾਂ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਵਰਤਮਾਨ ਸਮੇਂ ਵਿੱਚ ਅੱਜ ਕੱਲ੍ਹ ਇਨਸਾਨ ਨੇ ਇੰਨੀ ਕੁ ਜ਼ਿਆਦਾ ਉਨਤੀ ਕਰ ਲਈ ਹੈ ਜਿਵੇਂ ਕਿ Mobile phone ਆ ਗਿਆ ਹੈੈ, ਇਸ ਤੇ ਇਨਸਾਨ ਆਪਣੇ ਦੁ~ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਇਨਸਾਨ ਦੀ ਬੜੀ ਜ਼ਲਦੀ ਖ਼ਬਰ ਲੈ ਲੈਂਦਾ ਹੈ ਕੀ ਤੁਸੀਂ ਇਸ ਬਾਰੇ ਹੋਰ ਵਿਸਥਾਰ ਨਾਲ ਦੱਸ ਸਕਦੇ ਹੋ ਕਿ ਵਰਤਮਾਨ ਸਮੇਂ ਵਿੱਚ ਇਨਸਾਨ ਨੇ ਜੋ ਤਰੱਕੀ ਕੀਤੀ ਹੈ mobile phone ਦੀ ਜਾਂ ਫਿਰ computer ਯੁੱਗ ਦੀ, ਇਸ ਨਾਲ ਕਿਸੇ ਵੀ ਜਗ੍ਹਾ ਦੀ ਖ਼ਬਰ ਲੈਣੀ ਕਿਸੇ ਵੀ ਇਨਸਾਨ ਦੀ ਖ਼ਬਰ ਬੜੀ ਆਸਾਨੀ ਨਾਲ ਮਿਲ ਸਕਦੀ ਹੈ।

ਕਿ ਕਈ ਵਾਰ ਖ਼ਬਰਾਂ ਝੂਠੀਆਂ ਵੀ ਛਾਪੀਆਂ ਜਾਂਦੀਆਂ ਹਨ, ਪਰ ਜ਼ਿਆਦਾਤਰ ਇਹ ਦੇਖਣ ਨੂੰ ਆਇਆ ਹੈ ਕਿ ਖ਼ਬਰਾਂ ਸੱਚ ਹੀ ਹੁੰਦੀਆਂ ਹਨ ਪਰ ਇਸ ਵਰਤਮਾਨ ਸਮੇਂ ਦੇ ਵਿੱਚ ਆਪਾਂ ਝਾਤ ਮਾਰਦੇ ਹਾਂ, ਤਾਂ ਆਪਾਂ ਨੂੰ ਜ਼ਿਆਦਾਤਰ ਖ਼ਬਰਾਂ ਸੁਚੇਤ ਕਰਨ ਵਾਲੀਆਂ ਜ਼ਿਆਦਾ ਹੁੰਦੀਆਂ ਹਨ ਜਿਵੇਂ ਕਿ ਆਪਾਂ ਸੁਣਦੇ ਹੀ ਹਾਂ ਕਿ ਅੱਜ ਕਿਤੇ ਚੋਰ ਪੈ ਗਏ ਜਾਂ ਕਿਤੇ ਹੋਰ, ਕਈ ਅਨਸੁਖਾਵੀਆਂ ਘਟਨਾ ਹੋ ਗਈਆਂ, ਇਹਨਾਂ ਖ਼ਬਰਾਂ ਤੋਂ ਅਸੀਂ ਸੁਚੇਤ ਹੋ ਜਾਂਦੇ ਹਾਂ ਸਾਨੂੰ ਕਿਤੇ ਨਾ ਕਿਤੇ ਖ਼ਬਰਾਂ ਸੁਚੇਤ ਕਰਨ ਦਾ ਵੀ ਕੰਮ ਕਰਦੀਆਂ ਹਨ ਕੀ ਤੁਸੀਂ ਇਸ ਗੱਲ ਨਾਲ ਕੁੱਝ ਹੱਦ ਤੱਕ ਸਹਿਮਤ ਹੋ, ਕਿ ਖ਼ਬਰਾਂ ਸਾਨੂੰ ਸੁਚੇਤ ਹੋਣ ਦਾ ਵੀ ਕੰਮ ਕਰਦੀਆਂ ਹਨ।

ਕਿਉਂਕਿ ਹਰ ਖ਼ਬਰ ਵਿੱਚ ਸਚਾਈ ਨਹੀਂ ਹੁੰਦੀ ਜਿਵੇਂ ਆਪਾਂ ਅੱਜ ਕੱਲ੍ਹ ਅਕਸਰ ਹੀ ਆਮ ਸੁਣਦੇ ਹਾਂ ਕਿ ਕੁੱਝ ਅਜਿਹੀਆਂ ਖ਼ਬਰਾਂ ਕਿਸੇ ਇਨਸਾਨ ਵੱਲੋਂ ਝੂਠੀਆਂ ਫੈਲਾ ਦਿੱਤੀਆਂ ਜਾਂਦੀਆਂ ਹਨ ਜੋ ਕਿ ਅਸਲ ਵਿੱਚ ਸੱਚ ਨਹੀਂ ਹੁੰਦੀਆਂ ਪਰ ਕੁਛ ਖ਼ਬਰਾਂ ਅਜਿਹੀਆਂ ਹੁੰਦੀਆਂ ਹਨ ਜਿੰਨਾਂ ਵਿੱਚ ਪੂਰੀ ਸਚਾਈ ਹੁੰਦੀ ਹੈ ਜੋ ਕਿ ਇਨਸਾਨ ਦੇ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਜਿਵੇਂ ਕਿ ਆਪਾਂ ਪਿੱਛੇ ਜਿਹੇ ਸੁਣਦੇ ਸੀ ਜਦੋਂ COVID ninety ਦਾ ਸਮਾਂ ਚੱਲ ਰਿਹਾ ਸੀ ਉਸ ਸਮੇਂ ਦੇ ਵਿੱਚ ਜੋ lockdown ਦੀ ਸਮੱਸਿਆ ਪੈਦਾ ਹੋਈ ਸੀ, ਉਹ ਵੀ ਹਰ ਇਨਸਾਨ ਨੂੰ ਖ਼ਬਰਾਂ ਦੇ ਰਸਤੇ ਹੀ ਮਿਲ ਪਾਈ ਸੀ ਕਿਉਂਕਿ ਜੇ ਖ਼ਬਰਾਂ ਨਾ ਹੁੰਦੀਆਂ ਤਾਂ ਕਿਸੇ ਵੀ ਇਨਸਾਨ ਨੂੰ COVID ਉੱਨੀ ਵਰਗੀ ਬਿਮਾਰੀ ਦਾ ਪਤਾ ਕਿਵੇਂ ਲੱਗ ਸਕਦਾ, ਇਸ ਕਰਕੇ ਖ਼ਬਰਾਂ ਇੱਕ ਅਜਿਹਾ ਮਾਧਿਅਮ ਹੈ ਜਿਸ ਨਾਲ ਹਰ ਇਨਸਾਨ ਨੂੰ ਬਹੁਤ ਹੀ ਜਾਣਕਾਰੀ ਸਮੇਂ ਤੇ ਮਿਲ ਜਾਂਦੀ ਹੈ ਜੇਕਰ ਮੈਂ ਖ਼ਬਰਾਂ ਦੀ ਗੱਲ ਕਰਾਂ ਤਾਂ ਖ਼ਬਰਾਂ ਦਾ ਆਪਾਂ ਨੂੰ ਹਰ ਇਨਸਾਨ ਦਾ ਜਾਂ ਦੁਨੀਆਂ ਦੇ ਵਿੱਚ ਕੀ ਵਾਪਰ ਰਿਹਾ ਹੈ ਉਸਦੀ ਜਾਣਕਾਰੀ ਮਿਲਦੀ ਹੈ, ਜਿਵੇਂ ਕਿ ਆਪਾਂ ਕਈ ਵਾਰੀ ਅਖ਼ਬਾਰਾਂ ਵਿੱਚ ਜਾਂ TV channel ਦੇਖਦੇ ਹਾਂ ਕਿਸੇ ਥਾਂ ਤੇ ਕੁਦਰਤੀ ਆਫ਼ਤਾਵਾਂ ਆ ਜਾਂਦੀਆਂ ਹਨ, ਜਿਵੇਂ ਹੜ੍ਹ ਭੂਚਾਲ ਜਾਂ ਤੇਜ਼ ਬਾਰਿਸ਼, ਜਿਸ ਨਾਲ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਉਸਦਾ ਵੀ ਸਾਨੂੰ ਕਿਤੇ ਖ਼ਬਰਾਂ ਦੇ ਰਸਤੇ ਹੀ ਪਤਾ ਚੱਲ ਪਾਉਂਦਾ ਹੈ ਕਿਉਂਕਿ ਜੇ ਖ਼ਬਰਾਂ ਦਾ ਮਾਧਿਅਮ ਨਾ ਹੁੰਦਾ ਤਾਂ ਕਿਸੇ ਵੀ ਇਨਸਾਨ ਜਾਂ ਕਿਸੇ ਵੀ ਥਾਂ ਬਾਰੇ ਜਾਣਕਾਰੀ ਪਤਾ ਕਰਨਾ ਬਹੁਤ ਹੀ ਮੁਸ਼ਕਲ ਹੋ ਪਾਉਂਦਾ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਹਾਂ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਖ਼ਬਰਾਂ ਦੇ ਰਸਤੇ ਹਰ ਕੰਮ ਨੂੰ ਇੰਨਾ ਆਸਾਨ ਬਣਾਇਆ ਗਿਆ ਹੈ, ਜੇ ਆਪਾਂ ਖੇਤੀਬਾੜੀ ਦੀ ਗੱਲ ਕਰੀਏ ਤਾਂ ਖੇਤੀਬਾੜੀ ਫਸਲਾਂ ਵਿੱਚ ਨਵੇਂ ਬੀਜਾਂ,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

ਖੇਤੀਬਾੜੀ university agriculture ਲੁਧਿਆਣਾ ਹਰ ਸਾਲ ਹਰ ਮਹੀਨੇ ਜਿਵੇਂ ਕਿ ਕਹਿ ਲਈਏ ਰਸ਼ਾਲਾ ਛਾਪਦੀ ਹੈ ਜੋ ਕਿ ਕਿਸਾਨਾਂ ਤੱਕ ਅੱਡੋ ਅੱਡ ਪਹੁੰਚ ਬਣਾ ਕੇ ਇਸ ਤਰ੍ਹਾਂ ਦੀ ਜਾਣਕਾਰੀ ਦਿੰਦਾ ਹੈ ਕਿ ਕਿਸਾਨ ਉਹਨਾਂ ਸਮਾਚਾਰ ਪੱਤਰਾਂ ਦੇ ਰਾਹੀਂ ਅਤੇ ਰਸ਼ਾਲਿਆਂ ਦੇ ਰਾਹੀਂ ਆਪਣੀਆਂ ਫਸਲਾਂ ਉੱਪਰ ਅੱਡੋ ਅੱਡ ਤੌਰ ਤਰੀਕਿਆਂ ਦੇ ਉਹ ਵਧੀਆ ਨਵੇਕਲੇੇ ਢੰਗ ਅਪਣਾਏ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਖ਼ਬਰਾਂ ਕੋਈ ਇਸ ਸਮੇਂ ਦੀ ਗੱਲ ਨਹੀਂ ਭਾਰਤ ਜਦੋਂ ਅੰਗਰੇਜ਼ਾਂ ਤੋਂ ਆਜ਼ਾਦ ਹੁੰਦਾ ਹੈ ਤਾਂ ਉਸ ਸਮੇਂ ਪਹਿਲਾਂ ਇੱਕੋ ਇੱਕ ਅਖ਼ਬਾਰ ਛਪਦਾ ਸੀ ਉਹ ਸੀ ਬੰਗਾਲ ਗਜਟ, ਪਰ ਉਸ ਤੋਂ ਬਾਅਦ ਆਪਾਂ ਵੇਖਦੇ ਹਾਂ ਕਿ ਜਿਵੇਂ ਜਿਵੇਂ ਭਾਰਤੀ ਸਮਾਚਾਰ ਪੱਤਰਾਂ ਨੇ ਆਪਣੀ ਤਰੱਕੀ ਕੀਤੀ ਤਾਂ ਅੱਜ ਇਸ ਵਰਤਮਾਨ ਸਮੇਂ ਵਿੱਚ ਕਈ ਪ੍ਰਕਾਰ ਦੇ ਰਾਸ਼ਟਰੀ ਅਤੇ ਖੇਤਰੀ ਅਖ਼ਬਾਰ ਛੱਪਦੇ ਹਨ, ਜਿਵੇਂ ਕਿ ਆਪਾਂ ਗੱਲ ਕਰ ਲਈਏ ਰਾਸ਼ਟਰੀ, ਅਖ਼ਬਾਰ ਅੰਗਰੇਜ਼ੀ ਵਿੱਚ ਸਭ ਤੋਂ ਵਧੀਆ ਅਖ਼ਬਾਰ ਜਿਵੇਂ ਕਿ ਹੈ ਉਹ ਹੈ ਦਾ ਹਿੰਦੂ ਅਤੇ ਪੰਜਾ~ ਆਪਾਂ ਜੇ ਗੱਲ ਕਰਦੇ ਹਾਂ ਹਿੰਦੀ ਵਿੱਚ ਤਾਂ ਸਭ ਤੋਂ ਵਧੀਆ ਅਜੀਤ ਅਤੇ ਦੈਨਿਕ ਭਾਸ਼ਰ ਭਾਸ਼ਕਰ ਹਨ ਇਹ ਹਨ ਰਾਸ਼ਟਰੀ ਸਮਾਚਾਰ ਪੱਤਰ ਜੋ ਹਰ ਦਿਨ ਨਵੇਂ ਛੱਪਦੇ ਹਨ ਅਤੇ ਸਾਨੂੰ ਅੱਡੋ ਅੱਡ ਜਗ੍ਹਾ ਤੋਂ ਖ਼ਰੀਦ ਕੇ ਅਸੀਂ ਇਹਨਾਂ ਤੋਂ ਆਪਣੀਆਂ

ਜੋ TV ਉੱਪਰ ਸਮਾਚਾਰ ਆਉਂਦੇ ਹਨ ਉਸਦੇ ਕਈ channel ਆਪਾਂ ਆਮ ਹੀ ਸੁਣਦੇ ਹੋਏ ਹਨ ਜਿਵੇਂ ਕਿ ਭਾਰਤ ਦਾ ਸਭ ਤੋਂ ਮਸ਼ਹੂਰ channel ਜਿਵੇਂ ਸੁਣਿਆ ਹੈ ਉਹ ਹੈ ਅੱਜ ਤੱਕ ਅਤੇ DD news ਜਾਂ ਕਈ ਹੋਰ ਤਰ੍ਹਾਂ ਦੇ channel ਵੀ TV ਤੇ ਵਿਖਾਏ ਜਾਂਦੇ ਹਨ, ਜੋ ਕਿ ਅਖ਼ਬਾਰਾਂ ਨਾਲੋਂ ਕਿਤੇ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੇ ਹਨ, ਇਸ ਵਰਤਮਾਨ ਯੁੱਗ ਵਿੱਚ ਜੇ ਆਪਾਂ ਵੇਖੀਏ ਤਾਂ internet ਤੋਂ ਵੀ ਸਾਨੂੰ ਕਈ ਪ੍ਰਕਾਰ ਦੀ ਅਖ਼ਬਾਰਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ internet ਦੀ ਦੁਨੀਆਂ ਆਉਣ ਨਾਲ ਕਿਤੇ ਨਾ ਕਿਤੇ ਅਖ਼ਬਾਰਾਂ ਦੀ ਇਸ ਸਮੇਂ ਵਰਤੋਂ ਘੱਟ ਗਈ ਹੈ, ਤੁਸੀਂ ਇਸ ਘੱਟ ਰਹੀ ਅਖ਼ਬਾਰਾਂ ਦੀ ਕਾਰਨ ਹਨ, ਇਸ ਵਿੱਚ ਹੋਰ ਕੀ ਕੁੱਝ ਕਹਿਣਾ ਚਾਹੁੰਦੇ ਹੋ? ਜੇ ਆਪਾਂ ਇਹ ਗੱਲ ਕਰੀਏ ਕਿ ਵਰਤਮਾਨ ਸਮੇਂ ਵਿੱਚ ਜੋ ਇੱਕ internet ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹਰ ਵਰਗ ਦਾ ਇਨਸਾਨ ਕਰ ਰਿਹਾ ਹੈ ਚਾਹੇ ਉਹ ਕੋਈ private ਨੌਕਰੀ ਕਰ ਰਿਹਾ ਹੈ ਚਾਹੇ ਸਰਕਾਰੀ ਜਾਂ ਕੋਈ ਆਪਣੇ ਘਰੇਲੂ ਕੰਮ ਕਾਜ ਕਰ ਰਿਹਾ ਹੈ ਹਰ ਇਨਸਾਨ ਵਰਤਮਾਨ ਸਮੇਂ ਵਿੱਚ internet ਦੀ ਵਰਤੋਂ ਕਰ ਰਿਹਾ ਹੈ internet ਇੱਕ ਅਜਿਹਾ ਮਾਧਿਅਮ ਬਣ ਗਿਆ ਹੈ ਜਿਸ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 ਜਿਸ ਦੇ ਰਸਤੇ ਆਪਾਂ ਆਪਾਂ ਨੂੰ ਜਿਸ ਚੀਜ਼ ਦੀ ਜਾਣਕਾਰੀ ਚਾਹੀਦੀ ਹੈ ਜਿਵੇਂ ਆਪਾਂ ਨੂੰ ਕਿਸੇ ਖੇਤੀਬਾੜੀ ਨਾਲ ਤਾਲਮੇਲ ਵਾਲੀਆਂ ਕੋਈ ਸਮੱਸਿਆਵਾਂ ਜਾਂ ਆਪਾਂ ਨੂੰ ਸਿਹਤ ਨਾਲ ਮਿਲਦੀਆਂ ਜੁਲਦੀਆਂ ਕੁੱਝ

ਬੈਠਕੇ ਪੜ੍ਹੀ ਜਾਂਦੀ ਹੈ ਜਿਸ ਵਿੱਚ ਇਨਸਾਨ ਨੂੰ ਸਮੇਂ ਲੱਗਦਾ ਹੈ ਅਤੇ ਜੇ ਆਪਾਂ internet ਦੀ ਗੱਲ ਕਰੀਏ ਤਾਂ ਇਸ ਉੱਪਰ ਇਨਸਾਨ ਨੂੰ ਕੁੱਝ ਨਾ ਕੁੱਝ ਜਾਣਕਾਰੀ ਆਪਣੇ ਆਪ ਹੀ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 ਉਸ ਸਮੇਂ internet ਦਾ ਇੰਨਾ ਜ਼ਿਆਦਾ ਉਪਯੋਗ ਨਹੀਂ ਹੁੰਦਾ ਸੀ ਉਸ ਸਮੇਂ ਕੀ ਹੁੰਦਾ ਸੀ ਕਿ ਲੋਕ ਆਪਣੇ ਘਰਾਂ ਵਿੱਚ ਅਖ਼ਬਾਰਾਂ ਲਗਵਾ ਲੈਂਦੇ ਸਨ ਅਤੇ ਉਹ ਬੈਠ ਕੇ ਪੜ੍ਹਿਆ ਕਰਦੇ ਸਨ ਜਿਸ ਕਾਰਨ ਉਹਨਾਂ ਨੂੰ ਅਖ਼ਬਾਰਾਂ ਦੇ ਰਸਤੇ ਹੀ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਮਿਲਦੀ ਸੀ ਮੈਂ ਇੱਥੇ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਹਾਂ ਜੇ ਆਪਾਂ ਖ਼ਬਰਾਂ ਦੀ ਗੱਲ ਕਰੀਏ ਤਾਂ ਜਿਵੇਂ ਕਿ ਆਪਾਂ ਨੂੰ ਸਰਕਾਰਾਂ ਜੋ ਨਵੀਆਂ ਨਵੀਂਆਂ ਸਕੀਮਾਂ ਬਣਾਉਂਦੀਆਂ ਹਨ ਉਹ ਵੀ ਸਾਨੂੰ ਖ਼ਬਰਾਂ ਦੇ ਰਸਤੇ ਹੀ ਪਤਾ ਚੱਲ ਪਾਉਂਦੀਆਂ ਹਨ, ਜਿਵੇਂ ਕਿ ਸਰਕਾਰ ਨੇ ਕਿਹੜੀਆਂ ਨਵੀਂਆਂ ਯੋਜਨਾਵਾਂ ਕੱਢੀਆਂ ਹਨ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 ਜੇ ਆਪਾਂ ਪੜ੍ਹਾਈ ਦੀ ਗੱਲ ਕਰੀਏ ਤਾਂ ਪੜ੍ਹਾਈ ਦੇ ਵਿੱਚ ਵੀ ਖ਼ਬਰਾਂ ਦਾ ਬਹੁਤ ਜ਼ਿਆਦਾ ਅਹਿਮ role ਅਦਾ ਹੁੰਦਾ ਹੈ ਕਿਉਂਕਿ ਪੜ੍ਹਾਈ ਦੇ ਨਾਲ ਦੀ ਨਾਲ ਸਾਨੂੰ ਸਮਾਜ ਵਿੱਚ ਵਾਪਰ ਰਹੀਆਂ ਕੁੱਝ ਅਜਿਹੀਆਂ ਘਟਨਾਵਾਂ ਦੀ ਜਾਣਕਾਰੀ ਮਿਲਦੀ ਹੈ ਜਿਸਦਾ ਸਾਨੂੰ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਹਰ ਵਿਦਿਆਰਥੀ ਦੀ ਪੜ੍ਹਾਈ ਉੱਪਰ ਵੀ ਖ਼ਬਰਾਂ ਦਾ ਪ੍ਰਭਾਵ ਪੈਂਦਾ ਹੈ ਕੀ ਉਹ ਪ੍ਰਭਾਵ, ਉਸਦੀ ਪੜ੍ਹਾਈ ਨਾਲ ਜ਼ਰੂਰੀ ਹੈ ਜਾਂ ਫਿਰ ਨਹੀਂ ਹੋਰ ਤੁਸੀਂ ਖ਼ਬਰਾਂ ਦੇ ਬਾਰੇ ਵਿਸਥਾਰ ਨਾਲ ਕੀ ਦੱਸ ਸਕਦੇ ਹੋ ਇਹ ਹੈ ਕਿ ਤੁਸੀਂ ਗੱਲ ਕਰ ਰਹੇ ਹੋ ਜੋ ਖ਼ਬਰਾਂ ਛੱਪਦੀਆਂ ਹਨ ਉਸ ਉੱਪਰ ਅੱਡੋ ਅੱਡ ਤਰੀਕੇ ਦੀਆਂ ਖ਼ਬਰਾਂ ਹੁੰਦੀਆਂ ਹਨ ਮੈਂ ਤੁਹਾਨੂੰ ਇਸ ਨਾਲੋਂ ਵਿਸਥਾਰ ਸਹਿਤ ਦੱਸਣਾ ਚਾਹੁੰਦਾ ਹਾਂ, ਜਿਵੇਂ ਕਿ ਤੁਸੀਂ ਕਦੇ ਪੜ੍ਹਿਆ ਵੀ ਹੋਵੇਗਾ ਕਿ ਇੱਕ ਸਮਾਚਾਰ ਪੱਤਰ, ਉਸ ਸਮਾਚਾਰ ਪੱਤਰ ਵਿੱਚ ਆਪਾਂ pages ਦੀ ਵੰਡ ਵੇਖਦੇ ਹਾਂ ਜਿਵੇਂ ਕਿ ਸ਼ੁਰੂ ਤੋਂ ਪਹਿਲੇ page ਵਿੱਚ ਮੁੱਖ ਖ਼ਬਰਾਂ ਹੁੰਦੀਆਂ ਹਨ ਅਤੇ ਉਸ ਤੋਂ ਬਾਅਦ, ਮੰਨੋਰੰਜਨ ਦੀਆਂ ਖ਼ਬਰਾਂ ਹੁੰਦੀਆਂ ਹਨ ਮੰਨੋਰੰਜਨ ਤੋਂ ਬਾਅਦ ਕਈ page ਖੇਡਾਂ ਵਾਲੇ ਵੀ ਹੁੰਦੇ ਹਨ ਫਿਰ ਖੇਡਾਂ ਦੇ ਨਾਲ ਨਾਲ ਕਈ ਖੇਤਰੀ ਖ਼ਬਰਾਂ ਹੁੰਦੀਆਂ ਹਨ ਅਤੇ ਖੇਤਰੀ ਖ਼ਬਰਾਂ ਦੇ ਨਾਲ ਨਾਲ ਕਈ ਅੰਤਰ ਰਾਸ਼ਟਰੀ ਖ਼ਬਰਾਂ ਵੀ ਹੁੰਦੀਆਂ ਹਨ ਅੰਤਰ ਰਾਸ਼ਟਰੀ ਖ਼ਬਰਾਂ ਦੇ ਨਾਲ ਨਾਲ ਕਿਤੇ ਨਾ ਕਿਤੇ ਸਾਨੂੰ ਮੰਨੋਰੰਜਨ ਬਾਰੇ ਵੀ ਇਸ ਵਿੱਚ ਜ਼ਰੂਰ ਇੱਕ ਦੋ pages ਵਿੱਚ ਦੱਸਿਆ ਹੁੰਦਾ ਹੈ ਇਹ ਤਾਂ ਹੈ ਕਿ ਖ਼ਬਰਾਂ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 ਜੇ ਆਪਾਂ ਵੇਖੀਏ ਤਾਂ ਅਖ਼ਬਾਰਾਂ ਤੋਂ ਵਗ਼ੈਰਾ ਸਿੱਖਿਆ ਦੀ ਕਲਪਨਾ ਕਰਨੀ ਕੁਛ ਹੱਦ ਤੱਕ ਕਾਫ਼ੀ ਔਖੀ ਹੈ ਕਿਉਂਕਿ ਜੇਕਰ ਬੱਚਿਆਂ ਨੂੰ ਇਸ ਵਰਤਮਾਨ ਯੁੱਗ ਦਾ ਪਤਾ ਹੀ ਨੀ ਲੱਗੇਗਾ, ਕਿ ਇਸ ਵਰਤਮਾਨ ਸਮੇਂ ਵਿੱਚ ਕੀ ਚੱਲ ਰਿਹਾ ਹੈ ਤਾਂ ਉਹ ਆਪਦੀ ਪੜ੍ਹਾਈ ਨੂੰ ਅੱਗੇ ਕਿਵੇਂ ਦਾ ਵਧਾ ਸਕਦੇ ਹਨ, ਇਸ ਇਹ ਆਮ ਵੇਖਣ ਨੂੰ ਮਿਲਦਾ ਹੈ ਕਿ ਜੋ ਬੱਚੇ ਅਖ਼ਬਾਰਾਂ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 ਇੱਕ ਅਜਿਹਾ ਯੰਤਰ ਹੈ ਜਿਸ ਤੋਂ ਸਾਨੂੰ ਵੱਖ ਵੱਖ ਪ੍ਰਕਾਰ ਦੀਆਂ ਅਹ ਨਿਊਜ਼ਾਂ ਜਾਂ ਅਖ਼ਬਾਰਾਂ ਬਾਰੇ ਜਾਣਕਾਰੀ ਪ੍ਰਾਪਤ ਮਿਲਦੀ ਹੈ ਜਿਵੇਂ ਕਿ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜੋ radio ਹੈ ਜੇ ਆਪਾਂ radio ਦੀ ਗੱਲ ਕਰੀਏ ਤਾਂ ਇਹ ਜੋ ਕੀ ਹੈ ਪੁਰਾਣੇ ਸਮੇਂ ਦੇ ਵਿੱਚ ਵਰਤਿਆ ਜਾਂਦਾ ਸੀ ਵਰਤਮਾਨ ਸਮੇਂ ਦੇ ਵਿੱਚ radio ਦੀ ਵਰਤੋਂ ਕਿਤੇ ਨਾ ਕਿਤੇ

ਹਰ ਪ੍ਰਕਾਰ ਦੀ ਸੁਵਿਧਾ ਪ੍ਰਾਪਤ ਕਰ ਲੈਂਦਾ ਹੈ ਇਸ ਕਰਕੇ radio ਦੀ ਵਰਤੋਂ ਬਹੁਤ ਜ਼ਿਆਦਾ ਘੱਟ ਗਈ ਹੈ ਹੋਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ। ਇਸ ਤਰ੍ਹਾਂ ਹੈ ਕਿ ਤੁਸੀਂ ਦੱਸ ਰਹੇ ਹੋ radio ਦੀ ਜੋ ਹੋਂਦ ਹੈ ਖ਼ਤਮ ਹੋ ਚੁੱਕੀ ਹੈ ਮੈਂ ਇਸ ਗੱਲ ਨਾਲ ਕਿਤੇ ਸਹਿਮਤ ਪੂਰੀ ਤਰ੍ਹਾਂ ਨਹੀਂ ਹਾਂ ਕਿਉਂਕਿ radio ਵੀ ਇੱਕ ਪ੍ਰਕਾਰ ਦਾ ਅਜਿਹਾ ਯੰਤਰ ਹੈ ਜੋ ਸਾਨੂੰ ਨਵੀਂਆਂ ਨਵੀਂਆਂ ਰੋਜ਼ ਅਖ਼ਬਾਰਾਂ ਜਾਂ ਨਿਊਜ਼ਾਂ ਸਾਨੂੰ ਦੱਸਦਾ ਰਹਿੰਦਾ ਹੈ ਜੇ radio ਤੋਂ ਆਪਾਂ ਸੁਣਦੇ ਹਾਂ ਤਾਂ ਆਪਾਂ ਇਹ ਵੇਖਦੇ ਹਾਂ

ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੋ ਖ਼ਬਰਾਂ ਹਨ ਉਹ ਸਾਨੂੰ ਹਰ ਰੋਜ਼ ਨਵੇਂ ਨਵੇਂ ਤਰੀਕੇ ਦੀਆਂ ਵੇਖਣ ਨੂੰ ਮਿਲਦੀਆਂ ਹਨ ਜਿਵੇਂ ਆਪਾਂ ਗੱਲ ਕਰੀਏ ਅੰਤਰ ਰਾਸ਼ਟਰੀ ਖ਼ਬਰਾਂ ਅੰਤਰ ਰਾਸ਼ਟਰੀ ਖ਼ਬਰਾਂ ਵਿੱਚ ਆਪਾਂ ਇਹ ਵੇਖਦੇ ਹਾਂ ਕਿ ਭਾਰਤ ਆਪਣੇ ਗੁਆਂਢੀ ਰਾਜਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰ ਰਿਹਾ ਹੈ ਅਤੇ ਉਹ ਕਿਸ ਤਰ੍ਹਾਂ ਦਾ ਉਹਨਾਂ ਦੇ ਸੰਬੰਧ ਹਨ ਅੰਤਰ ਰਾਸ਼ਟਰੀ ਖ਼ਬਰਾਂ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤਾਂ ਸਿਹਤ ਦਾ ਵਿਸ਼ਾ ਹੁੰਦਾ ਹੈ ਸਿਹਤ ਦੀਆਂ ਖ਼ਬਰਾਂ ਤੁਸੀਂ ਹਰ ਰੋਜ਼ ਸੁਣਦੇ ਹੋ ਕਿ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਇਸ ਸਮਾਜ ਵਿੱਚ ਵੱਧ ਰਹੀਆਂ ਹਨ, ਇਹ ਸਾਨੂੰ ਸਿਰਫ਼ ਕਿੱਥੋਂ ਪਤਾ ਚੱਲਦਾ ਹੈ ਉਹ ਖ਼ਬਰਾਂ ਤੋਂ ਹੀ ਪਤਾ ਲੱਗਦਾ ਹੈ ਕਿਉਂਕਿ ਖ਼ਬਰਾਂ ਹਰ ਰੋਜ਼ ਤੁਸੀਂ ਸੁਣਿਆ ਹੋਵੇਗਾ ਕਿ ਵੱਖੋ ਵੱਖ ਤੌਰ ਤਰੀਕਿਆਂ ਦੀਆਂ ਹੁੰਦੀਆਂ ਹਨ, ਜਿਵੇਂ ਕਿ ਤੁਸੀਂ ਇਹ ਇੱਕ ਆਮ ਹੀ ਗੱਲ ਸੁਣੀ ਹੋਵੇਗੀ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

ਜਿਵੇਂ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ TV ਉੱਪਰ ਵੀ ਬਹੁਤ ਸਾਰੀਆਂ

ਹਾਂ ਮੈਂ TV ਉੱਪਰ ਕੁਛ ਖ਼ਬਰਾਂ ਦੇਖਦਾ ਹਾਂ ਮੈਂ ਇੱਥੇ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਜਿਵੇਂ ਤੁਸੀਂ ਇਹ ਗੱਲ ਕਹੀ ਸੀ ਕਿ ਖ਼ਬਰਾਂ ਦੇ ਰਸਤੇ ਸਾਨੂੰ ਅੰਤਰ ਰਾਸ਼ਟਰੀ ਪੱਧਰ ਤੇ ਹੋਰ ਦੇਸਾਂ ਨਾਲ ਭਾਰਤ ਦੇ ਕੀ ਸੰਬੰਧ ਹਨ ਜਾਂ ਹੋਰ ਦੁਨੀਆਂ ਵਿੱਚ ਕੀ ਘਟਨਾਵਾਂ ਵਾਪਰ ਰਹੀਆਂ ਹਨ ਉਸਦੀ ਜਾਣਕਾਰੀ ਸਾਨੂੰ ਖ਼ਬਰਾਂ ਦੇ ਰਸਤੇ ਹੀ ਮਿਲ ਸਕਦੀ ਹੈ, ਮੈਂ ਇੱਥੇ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਜਿਵੇਂ ਕਿ ਇਨਸਾਨ ਦੀ ਸਿਹਤ ਉੱਪਰ ਵੀ ਖ਼ਬਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਮੈਂ ਜਿਵੇਂ ਕਿ ਸਮਾਜ ਵਿੱਚ ਜਾਂ ਹੋਰ ਕਿਤੇ ਕੋਈ ਬਿਮਾਰੀ ਫੈਲ ਰਹੀ ਹੈ ਉਸਦਾ ਵੀ ਸਾਨੂੰ

ਖ਼ਬਰਾਂ ਦਾ ਇਨਸਾਨ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਅਹਿਮ role ਅਦਾ ਹੁੰਦਾ ਹੈ ਜੇ ਆਪਾਂ ਇਹ ਦੇਖੀਏ ਭਾਰਤ ਵਿੱਚ ਜਾਂ ਭਾਰਤ ਦੇ ਕਿਸੇ ਵੀ ਰਾਜ ਵਿੱਚ ਕਿਸੇ ਪ੍ਰਕਾਰ ਦੀਆਂ ਖੇਡਾਂ ਖਿਡਾਈਆਂ ਜਾ ਰਹੀਆਂ ਹਨ ਜਾਂ ਕੋਈ ਹੋਰ ਮੰਨੋਰੰਜਨ ਦੇ ਸਾਧਨ ਹਨ ਤਾਂ ਉਹਨਾਂ ਦੀ ਜਾਣਕਾਰੀ ਸਾਨੂੰ ਖ਼ਬਰਾਂ ਦੇ ਰਸਤੇ ਹੀ ਮਿਲ ਪਾਉਂਦੀ ਹੈ ਜਿਸ ਕਰਕੇ ਉਹਨਾਂ ਥਾਵਾਂ ਤੇ ਪਹੁੰਚਣਾ ਤਾਂ ਹੀ ਸੰਭਵ ਹੈ ਜੇਕਰ ਸਾਨੂੰ ਉਹਨਾਂ ਜਾਣਕਾਰੀ ਹੋਵੇਗੀ ਜਿਸ ਕਰਕੇ ਤੁਸੀਂ ਅਕਸਰ ਹੀ ਕਈ ਵਾਰ ਅਖ਼ਬਾਰਾਂ ਵਿੱਚ ਜਾਂ ਟੀਵੀ ਚੈਨਲਾਂ ਉੱਪਰ ਦੇਖਿਆ ਹੀ ਹੋਣਾ ਹੈ ਕਿ ਕਿਸੇ state ਵਿੱਚ ਕਿਸੇ ਰਾਜ ਵਿੱਚ ਇਹ ਮੰਨੋਰੰਜਨ ਦੇ ਸਾਧਨ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 ਖੇਡਾਂ ਦੇ ਪ੍ਰਦਰਸ਼ਨ ਕਰਵਾਏ ਜਾਂਦੇ ਹਨ ਕੀ ਸਾਨੂੰ ਉਹਨਾਂ ਦੀ ਜਾਣਕਾਰੀ ਵੀ ਖ਼ਬਰਾਂ ਦੇ ਰਸਤੇ ਮਿਲ ਸਕਦੀ ਹੈ? ਜੋ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਦੱਸ ਰਹੇ ਹੋ ਕਿ ਖ਼ਬਰਾਂ ਦੇ ਰਾਹੀਂ ਹੀ ਸਾਨੂੰ ਹਰ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ ਹਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਖ਼ਬਰਾਂ ਤੋਂ ਵਗ਼ੈਰ ਅਸੀਂ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਆਪਣੇ ਬਾਹਰ ਦੇ ਇਲਾਕਿਆਂ ਤੋਂ ਨਹੀਂ ਰੱਖ ਸਕਦੇ, ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿਉਂਕਿ ਵੇਖ ਲਓ ਆਪਾਂ ਘਰ ਵਿੱਚ ਬੈਠੈ ਹਾਂ ਆਪਾਂ ਨੂੰ ਨੀ ਪਤਾ ਕਿ ਆਪਣੇ ਤੋਂ ਨੇੜਲੇ ਦੇ ਰਾਜ ਕਿਵੇਂ ਜਿਵੇਂ ਕਿ ਗੱਲ ਕਰ ਲਈਏ ਜਿਵੇਂ ਕਿ ਰਾਜਸਥਾਨ ਹਿਮਾਚਲ ਪ੍ਰਦੇਸ਼ ਜਾਂ ਤਾਮਿਲਨਾਡੂ ਜਾਂ ਕੇਰਲ ਇਸ ਤਰ੍ਹਾਂ ਦੇ ਰਾਜਾਂ ਵਿੱਚ ਕੀ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਕੀ ਤੌਰ ਤਰੀਕੇ ਚੱਲ ਰਹੇ ਹਨ, ਇਸ ਦਾ ਸਾਨੂੰ ਪਤਾ ਤਾਂ ਹੀ ਲੱਗ ਸਕਦਾ ਹੈ ਜੇਕਰ ਅਸੀਂ ਖ਼ਬਰਾਂ ਤੋਂ ਨਾਲ ਸੁਚੇਤ ਰਹਿੰਦੇ ਹਾਂ।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

ਮੱਧ ਪ੍ਰਦੇਸ਼ ਦੀ ਖ਼ਬਰ ਹੈ ਮੱਧ ਪ੍ਰਦੇਸ਼ ਰਾਜ ਵਿੱਚ ਇੱਕ border ਤੋਂ ਟੱਪਣ ਤੋਂ ਬਾਅਦ ਉਸਨੂੰ ਕਿਸ ਤਰ੍ਹਾਂ ਪਕੜ ਕੇ ਪਾਕਿਸਤਾਨ

ਕਿਤੋਂ ਨੀ ਸੁਣ ਸਕਦੇ ਇਸ ਲਈ ਸਾਨੂੰ ਖ਼ਬਰਾਂ ਕਿਤੇ ਨਾ ਕਿਤੇ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਵਾਉਂਦੀਆਂ ਹਨ ਜੋ ਕਿ ਐਵੇਂ ਆਪਾਂ ਪ੍ਰਾਪਤ ਕਿਤੋਂ ਵੀ ਨਹੀਂ ਕਰ ਸਕਦੇ ਕੀ ਤੁਸੀਂ ਹੋਰ ਇਸ ਤਰ੍ਹਾਂ ਦੀਆਂ ਕਿਤੇ ਖ਼ਬਰਾਂ ਹੋਰ ਸੁਣੀਆਂ ਹੋਈਆਂ ਹਨ ਜੋ ਇਸ ਤਰ੍ਹਾਂ ਦੀਆਂ ਹੋਰ ਵੀ ਦੁਖਦਾਈ ਘਟਨਾਵਾਂ ਹਨ, ਮੈਂ ਇਸ ਬਾਰੇ ਤੁਹਾਡੇ ਕੋਲੋਂ ਹੋਰ ਪੁੱਛਣਾ ਚਾਹੁੰਦਾ ਹਾਂ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

ਹੋ ਰਹੀ ਹੈ ਤੁਸੀਂ ਅਕਸਰ ਇਹ ਸੁਣਿਆ ਹੋਵੇਗਾ ਕਿ ਅੱਜ ਉਸ ਜਗ੍ਹਾ ਤੋਂ ਇੰਨਾ ਨਸ਼ਾ ਪਕੜਿਆ ਗਿਆ ਹੈ ਇਹ ਵੀ ਸਾਨੂੰ ਸਭ ਖ਼ਬਰਾਂ ਦੇ ਰਸਤੇ ਹੀ ਪਤਾ ਚੱਲ ਪਾਉਂਦਾ ਹੈ, ਕਿਉਂਕਿ ਜੇ ਖ਼ਬਰਾਂ ਦਾ ਮਾਧਿਅਮ ਨਾ ਹੁੰਦਾ ਤਾਂ ਸਾਨੂੰ ਕਿਸੇ ਦੀ ਜਾਣਕਾਰੀ ਮਿਲਣਾ ਸੰਭਵ ਹੀ ਨਹੀਂ ਹੁੰਦੀ, ਜਿਵੇਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਮੱਧ ਪ੍ਰਦੇਸ਼ ਵਿੱਚ ਦੀ ਦੁਖਦਾਈ ਘਟਨਾ ਤੁਸੀਂ ਸੁਣਾ ਰਹੇ ਸੀ ਇਵੇਂ ਹੀ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਨਾਲ ਲੱਗਦੇ ਜੋ ਹੱਦ ਪਾਕਿਸਤਾਨ ਹਨ ਉਸ ਵਿੱਚੋਂ ਦਿਨੋਂ ਦਿਨ ਕਈ ਵਾਰ ਬਹੁਤ ਜ਼ਿਆਦਾ ਨਸ਼ਾ ਇੱਧਰ ਤੋਂ ਉੱਧਰ ਕੀਤਾ ਜਾਂਦਾ ਹੈ ਜਿਸਦਾ ਕਿ ਸਮਾਜ ਦੇ ਉੱਪਰ ਬਹੁਤ ਜ਼ਿਆਦਾ, ਮਾੜਾ ਪ੍ਰਭਾਵ ਪੈਂਦਾ ਹੈ ਅਤੇ ਬਹੁਤ ਸਾਰੇ TV channel ਅਖ਼ਬਾਰਾਂ ਵਾਲੇ ਹਨ, ਜੋ ਇਹਨਾਂ ਦਾ ਪੜਦਾ ਫ਼ਾਸ ਕਰਨ ਵਿੱਚ ਲੱਗੇ ਰਹਿੰਦੇ ਹਨ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੋ ਨਸ਼ੇ ਦੇ ਤਸ਼ਕਰੀ ਹੋ ਰਹੀ ਹੈ ਜੋ ਸਮਾਜ ਨਸ਼ਾ ਫੈਲ ਰਿਹਾ ਹੈ, ਉਸ ਬਾਰੇ ਵੀ ਸਾਨੂੰ ਜਾਣਕਾਰੀ ਕਿਤੇ ਖ਼ਬਰਾਂ ਦੇ ਰਸਤੇ ਹੀ ਮਿਲ ਪਾਉਂਦੀ ਹੈ ਜੀ ਹਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਜੋ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਕੁਰੀਤੀਆਂ ਅਤੇ ਜੋ ਚੰਗੇ ਢੰਗ ਹਨ ਉਹ ਸਾਨੂੰ ਸਿਰਫ਼ ਇੱਕੋ ਇੱਕ ਰਸਤਾ ਹੈ ਖ਼ਬਰਾਂ ਦਾ ਸਾਨੂੰ ਖ਼ਬਰਾਂ ਤੋਂ ਹੀ ਇਸ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਵਰਤਮਾਨ ਸਮਾਜ ਵਿੱਚ ਕੀ ਚੱਲ ਰਿਹਾ ਹੈ ਅਤੇ ਕੀ ਹੋ ਰਿਹਾ ਹੈ ਜੇਕਰ ਆਪਾਂ ਇਹਨਾਂ ਖ਼ਬਰਾਂ ਦੇ ਪ੍ਰਤੀ ਸੁਚੇਤ ਨਹੀਂ ਰਹਾਂਗੇ ਤਾਂ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਚੱਲ ਕੀ ਰਿਹਾ ਹੈ, ਇਸ ਲਈ ਆਪਾਂ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਅੱਡੋ ਅੱਡ ਜਿੰਨੀ ਹੀ News channel ਜਾਂ ਜਿੰਨੀ ਹੀ ਅਖ਼ਬਾਰਾਂ ਹਨ ਸਾਨੂੰ ਉਹਨਾਂ ਨੂੰ ਹਰ ਰੋਜ਼ ਕਿਤੇ ਦਸ ਪੰਦਰਾਂ ਮਿੰਟ ਕੱਢ ਕੇ ਜ਼ਰੂਰ ਝਾਤ ਮਾਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਗਿਆਨ ਦਾ ਵਾਧਾ ਕਰ ਸਕੀਏ ਤੁਸੀਂ ਕੋਈ news channel ਬਾਰੇ ਜਾਂ ਕੋਈ ਅਖ਼ਬਾਰ ਬਾਰੇ ਦੱਸ ਸਕਦੇ ਹੋ ਜੋ ਤੁਸੀਂ ਹਰ ਰੋਜ਼ ਪੜ੍ਹਦੇ ਹੋ ਮੈਂ ਤੁਹਾਡੀ ਕੋਲ ਇਹ ਇੱਕ ਅਖ਼ਬਾਰ ਬਾਰੇ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਉਸ news ਉਸ ਅਖ਼ਬਾਰ ਬਾਰੇ ਮੈਨੂੰ ਜ਼ਰੂਰ ਦੱਸੋ।

ਪੰਜਾਬ ਵਿੱਚ ਬਹੁਤ ਤਰ੍ਹਾਂ ਦੇ ਅਖ਼ਬਾਰਾਂ ਛੱਪਦੀਆਂ ਹਨ ਜਿਵੇਂ ਕਿ ਪੰਜਾਬ ਕੇਸ਼ਰੀ, ਜਗਬਾਣੀ ਮੈਂ ਇਹਨਾਂ ਅਖ਼ਬਾਰਾਂ ਨੂੰ ਅਕਸਰ ਪੜ੍ਹਦਾ ਰਹਿੰਦਾ ਹਾਂ ਜਿੰਨਾਂ ਉੱਪਰੋਂ ਮੈਨੂੰ ਅਲੱਗ ਅਲੱਗ ਤਰ੍ਹਾਂ ਦੀ

ਹਾਂਜੀ ਮੇਰਾ ਨਾਂ ਪਰਵਿੰਦਰ ਸਿੰਘ ਹੈ ਮੈਂ ਪਿੰਡ ਸੁਹਾਣੇ ਤੋਂ ਰਹਿਣ ਵਾਲਾ ਹਾਂ ਮੈਂ ਚਾਲੀ college ਦੇ ਵਿੱਚ ਪੜ੍ਹਦਾ ਹਾਂ l ਉੱਥੇ ਮੈਂ ਚੰਡੀਗੜ੍ਹ ਬਹੁਤ ਨਜ਼ਾਰੇ ਲੈਂਦਾ ਹਾਂ ਤੇ ਸਾਡੇ ਬਿਲਕੁਲ ਲਾਗ ਹੈ ਚੰਡੀਗੜ੍ਹ ਮੁਹਾਲੀ ਸਾਨੂੰ local ਮੁਹਾਲੀ ਪੈਂਦਾ ਹੈ ਹੋਲੈਂਡ ਮੇਰੇ ਪਿੰਡ ਦੇ ਬਾਹਰ ਹੈ ਬਿਲਕੁਲ ਤੁਸੀਂ ਸੁਣਿਆ ਹੀ ਹੈ ਜੋ ਵੀ ਸਿੱਧੂ ਮੂਸੇਵਾਲੇ ਬਾਰੇ ਇੰਨਾ ਮਾੜਾ ਹਾਦਸਾ ਹੋਇਆ ਉਹਨਾਂ ਉਹ ਸਿੱਧੂ ਮੂਸੇਵਾਲੇ ਨੇ ਕੀ ਹੋਲੈਂਡ ਬੜੇ ਤਾਈਂ ਪਿੰਡ ਰਹਿੰਦਾ ਆ ਉਹ ਤੁਸੀਂ ਸੁਣਿਆ ਹੀ ਹੈ ਉਹ ਉੱਥੇ ਹੈ ਮੇਰਾ ਪਿੰਡ ਹੁਣ ਮੈਂ ਤੁਹਾਨੂੰ ਪੰਜਾਬ ਬਾਰੇ ਦੱਸਾਂਗਾ ਥੋੜ੍ਹਾ ਬਹੁਤਾ ਵੀ ਜੋ ਵੀ ਪੰਜਾਬ ਦੇ ਵਿੱਚ ਹੁੰਦਾ ਜਾਂ, ਜਾਂ ਨਹੀਂ ਹੁੰਦਾ ਕਿੱਦਾਂ ਰਹਿਣਾ ਸਹਿਣਾ ਸਾਡੇ ਪੰਜਾਬ ਦੇ ਵਿੱਚ ਪਿੰਡ ਕਪੂਰਥਲੇ ਵਿੱਚ ਇੱਕ ਪ੍ਰਡੂਸਰ ਰਹਿੰਦਾ ਆ ਉਹ ਜੋ ਕਿ ਬਲੋਗ ਬਹੁਤ ਜ਼ਿਆਦਾ ਬਣਾਉਂਦਾ ਆ video ਜਿਹੜੀ ਵੀ ਹੁੰਦੀ ਹੈ ਆਪਾਂ ਜੋ ਪਾਉਂਦੇ ਹਾਂ ਬਲੋਗ ਯੂਟਿਊਬ ਤੇ

ਤੂੰ ਬਲੋਗ ਏਦਾਂ ਗ਼ਲਤ ਨਾ ਬਣਾਇਆ ਕਰ ਫਿਰ ਉਹ ਤੋਂ ਬਾਅਦ ਕੀ ਹੋਇਆ ਉਹ ਸਮਝਾਏ ਤੋਂ ਵੀ ਨੀ ਸਮਝਿਆ ਫਿਰ ਸਾਰੇ ਪਿੰਡ ਦੇ ਸਾਹਮਣੇ ਉਹਦੀ ਕੁਟਾਈ ਹੋਈ ਫਿਰ ਉਹ ਬੇਸ਼ਰਮ ਹੋ ਕੇ ਪਿੰਡ ਛੱਡ ਕੇ ਚਲਾ ਗਿਆ ਪਿੰਡ ਕਪੂਰਥਲਾ ਤੋਂ ਬਾਅਦ ਦੇ ਵਿੱਚ ਜਾ ਕੇ ਉਹ ਇੱਕ ਦਿਨ ਉਹਦਾ plan ਬਣਿਆ ਵੀ ਕਿਸੇ ਨੂੰ ਉਸ ਕਰਕੇ ਮੈਂ ਘਰਦਿਆਂ ਨੂੰ ਜਾਂ ਕਿਸੇ ਨੂੰ ਤੰਗ ਕਰਕੇ ਮੈਂ ਜਾਊਂਗਾ ਸ਼ਿਮਲੇ ਉੱਥੇ ਘੁੰਮਾਂਗਾ, ਫਿਰਾਂਗਾ ਉੱਥੇ ਕੰਮ ਕਾਰ ਦੇਖਾਂਗਾ ਉੱਥੇ ਗਿਆ,